ਮਨੋਰੰਜਨ ਦੀ ਜੀਵਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਹੈ। ਜਦ ਆਦਮੀ ਜੀਵਨ ਦੀ ਭੱਜ ਦੌੜ ਅਤੇ ਕੰਮਾਕਾਰਾਂ ਦੇ ਬੋਝ ਤੋਂ ਅੱਕਥੱਕ ਜਾਂਦਾ ਹੈ। ਤਾਂ ਉਹ ਮਨੋਰੰਜਨ ਕਰਕੇ ਫਿਰ ਤੋਂ ਤਰੋ-ਤਾਜ਼ਾ ਹੋਣਾ ਚਾਹੁੰਦਾ ਹੈ। ਅੱਜਕਲ ਮਨੋਰੰਜਨ ਦਾ ਅਰਥ films ਵੇਖਣਾ ਨਾਚ ਗਾਣੇ ਸੁਣਨਾ ਆਦਿ ਤੋਂ ਲਿਆ ਜਾਂਦਾ ਹੈ। ਪਰ ਇਹ ਗੱਲ ਇੰਨੀ ਢੁਕਵੀ ਨਹੀਂ ਜਰਾ ਝਾਤ ਮਾਰੀਏ ਕਿ ਮਨੁੱਖ ਮੁੱਢ ਤੋਂ ਆਪਣਾ ਮਨਪ੍ਰਚਾਵਾ ਕਿਵੇਂ ਕਰਦਾ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ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 ਬੱਚੇ, ਜਵਾਨ ਅਤੇ ਬਜ਼ੁਰਗ ਆਪਣੀ ਰੁਚੀ ਅਨੁਸਾਰ ਮਨੋਰੰਜਨ ਕਰਦੇ ਹਨ। ਖਿਡਾਰੀ ਖੇਡ ਕਿ ਖੁਸ਼ ਹੁੰਦੇ ਹਨ ਖੇਡ ਪ੍ਰੇਮੀ ਖੇਡਦਿਆਂ ਨੂੰ ਵੇਖ ਕੇ

ਦਰਸ਼ਕਾਂ ਲਈ ਇਹੋ ਕੁਝ ਵੇਖਣਾ ਮਨੋਰੰਜਨ ਹੈ ਸੈਰ ਸਪਾਟਾ ਕਰਨ ਵਾਲੇ ਦਾ ਘੁੰਮਣਾ ਫਿਰਨਾ ਮਨੋਰੰਜਨ ਹੈ ।

ਮਨੋਰੰਜਨ ਹੁੰਦਾ ਹੈ ਮਨੋਰੰਜਨ ਦੀ ਜੀਵਨ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਹੈ। ਜਦ ਆਦਮੀ ਜੀਵਨ ਦੀ ਭੱਜ ਦੋੜ ਅਤੇ ਕੰਮਕਾਰਾਂ ਦੇ ਬੋਝ ਤੋਂ ਅੱਕਥੱਕ ਜਾਂਦਾ ਹੈ। ਤਾਂ ਮਨੋਰੰਜਨ ਕਰ ਕੇ ਫਿਰ ਤੋਂ ਤਰੋਤਾਜ਼ਾ ਹੋਣਾ ਚਾਹੁੰਦਾ ਹੈ ਅੱਜਕੱਲ ਮਨੋਰੰਜਨ ਦਾ ਅਰਥ films ਵੇਖਣਾ

ਅਤੇ ਅਜੋਕੇ ਸਮੇਂ ਵਿੱਚ ਵੱਖ-ਵੱਖ ਲੋਕਾਂ ਦੇ ਮਨਪ੍ਰਚਾਵੇ ਕਿਵੇਂ ਵੱਖ-ਵੱਖ ਹਨ। ਤਾਂ ਇੱਕ ਵੱਖਰੀ ਤਸਵੀਰ ਸਾਹਮਣੇ ਆਵੇਗੀ। ਸ਼ੁਗਲ ਤੇ ਸ਼ੌਕ ਮਨੋਰੰਜਨ ਦੇ

ਕਿਸੇ ਮਨੁੱਖ ਦੇ ਮਨੋਰੰਜਨ ਦੀ ਕਿਸਮ ਨੂੰ ਨਿਸ਼ਚਤ ਕਰ ਦੇ ਹਾਂ ।ਬੱਚੇ, ਜਵਾਨ ਅਤੇ ਬਜ਼ੁਰਗ ਆਪਣੀ ਰੁਚੀ ਅਨੁਸਾਰ ਮਨੋਰੰਜਨ ਕਰਦੇ ਹਨ।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 films ਕਲਾਕਾਰਾਂ ਲਈ ਅਦਾਕਾਰੀ ਅਤੇ ਨਾਚ ਕੰਮ ਹਨ। ਦਰਸ਼ਾਕਾਂ ਲਈ ਇਹੋ ਕੁਝ ਵੇਖਣਾ ਮਨੋਰੰਜਨ ਹੈ ਸੈਰ ਸਪਾਟਾ ਕਰਨ ਵਾਲੇ ਦਾ ਘੁੰਮਣਾ ਫਿਰਨਾ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 ਅਤੇ ਕੰਮਕਾਰਾਂ ਦੇ ਬੋਝ ਤੋਂ ਅੱਕਥੱਕ ਜਾਂਦਾ ਹੈ। ਤਾਂ ਉਹ ਮਨੋਰੰਜਨ ਕਰ ਕੇ ਫਿਰ ਤੋਂ ਤਰੋ-ਤਾਜ਼ਾ ਹੋਣਾ ਚਾਹੁੰਦਾ ਹੈ ਅੱਜਕੱਲ ਮਨੋਰੰਜਨ ਦਾ ਅਰਥ

ਤੋਂ ਆਪਣਾ ਮਨਪ੍ਰਚਾਵਾ ਕਿਵੇਂ ਕਰਦਾ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ ਵੱਖ-ਵੱਖ ਲੋਕਾਂ ਦੇ ਮਨਪ੍ਰਚਾਵੇ ਕਿਵੇਂ ਵੱਖ-ਵੱਖ ਹਨ। ਤਾਂ ਇੱਕ ਵੱਖਰੀ ਤਸਵੀਰ ਸਾਹਮਣੇ ਆਵੇਗੀ।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 ਕਿਸੇ ਮਨੁੱਖ ਦੇ ਮਨੋਰੰਜਨ ਦੀ ਕਿਸਮ ਨੂੰ ਨਿਸ਼ਚਤ ਕਰ ਦੇ ਹਾਂ। ਬੱਚੇ, ਜਵਾਨ ਅਤੇ ਬਜ਼ੁਰਗ ਆਪਣੀ ਰੁਚੀ ਅਨੁਸਾਰ ਮਨੋਰੰਜਨ ਕਰਦੇ ਹਨ।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 films ਕਲਾਕਾਰਾਂ ਲਈ ਅਦਾਕਾਰੀ ਅਤੇ ਨਾਚ ਕੰਮ ਹਨ। ਦਰਸ਼ਕਾਂ ਲਈ ਇਹੋ ਕੁਝ ਵੇਖਣਾ ਮਨੋਰੰਜਨ ਹੈ ਸੈਰ ਸਪਾਟਾ ਕਰਨ ਵਾਲੇ ਦਾ ਘੁੰਮਣਾ ਫਿਰਨਾ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 ਅਤੇ ਕੰਮਕਾਰਾਂ ਦੇ ਬੋਝ ਤੋਂ ਅੱਕਥੱਕ ਜਾਂਦਾ ਹੈ। ਤਾਂ ਉਹ ਮਨੋਰੰਜਨ ਕਰ ਕੇ ਫਿਰ ਤੋਂ ਤਰੋ-ਤਾਜ਼ਾ ਹੋਣਾ ਚਾਹੁੰਦਾ ਹੈ ਅੱਜਕੱਲ ਮਨੋਰੰਜਨ ਦਾ ਅਰਥ films ਵੇਖਣਾ ਨਾਚ ਗਾਣੇ ਸੁਣਨਾ ਆਦਿ ਤੋਂ ਲਿਆ ਜਾਂਦਾ ਹੈ। ਪਰ ਇਹ ਗੱਲ ਇਹਨੀਂ ਢੁਕਵੀਂ ਨਹੀਂ ਜਰਾ ਝਾਤ ਮਾਰੀਏ ਕਿ ਮਨੁੱਖ ਮੁੱਢ ਤੋਂ ਆਪਣਾ ਮਨਪ੍ਰਚਾਵਾ ਕਿਵੇਂ ਕਰਦਾ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ ਵੱਖ-ਵੱਖ ਲੋਕਾਂ ਦੇ ਮਨਪ੍ਰਚਾਵੇ ਕਿਵੇਂ ਵੱਖ-ਵੱਖ ਹਨ। ਤਾਂ ਇੱਕ ਵੱਖਰੀ ਤਸਵੀਰ ਸਾਹਮਣੇ ਆਵੇਗੀ।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 ਕਿਸੇ ਮਨੁੱਖ ਦੇ ਮਨੋਰੰਜਨ ਦੀ ਕਿਸਮ ਨੂੰ ਨਿਸ਼ਚਤ ਕਰ ਦੇ ਹਾਂ ।ਬੱਚੇ, ਜਵਾਨ ਅਤੇ ਬਜ਼ੁਰਗ ਆਪਣੀ ਰੁਚੀ ਅਨੁਸਾਰ ਮਨੋਰੰਜਨ ਕਰਦੇ ਹਨ।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

ਅਤੇ ਕੰਮਕਾਰਾਂ ਦੇ ਬੋਝ ਤੋਂ ਅੱਕਥੱਕ ਜਾਂਦਾ ਹੈ। ਤਾਂ ਉਹ ਮਨੋਰੰਜਨ ਕਰ ਕੇ ਫਿਰ ਤੋਂ ਤਰੋ-ਤਾਜ਼ਾ ਹੋਣਾ ਚਾਹੁੰਦਾ ਹੈ ਅੱਜਕੱਲ ਮਨੋਰੰਜਨ ਦਾ ਅਰਥ

ਆਪਣਾ ਮਨਪ੍ਰਚਾਵਾ ਕਿਵੇਂ ਕਰਦਾ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ ਵੱਖ-ਵੱਖ ਲੋਕਾਂ ਦੇ ਮਨਪ੍ਰਚਾਵੇ ਕਿਵੇਂ ਵੱਖ-ਵੱਖ ਹਨ। ਤਾਂ ਇੱਕ ਵੱਖਰੀ ਤਸਵੀਰ ਸਾਹਮਣੇ ਆਵੇਗੀ। ਸ਼ੁਗਲ ਤੇ ਸ਼ੌਕ ਮਨੋਰੰਜਨ ਦੇਮੁੱਖ ਸਾਧਨ ਰਹੇ ਹਨ। ਉਮਰ ਆਰਥਿਕ ਦਰਜਾ, ਪੜਾਈ ਦਾ ਪੱਧਰ, ਸੱਭਿਆਚਾਰ ਪਿਛੋਕੜ, ਵਿਗਿਆਨਕ ਵਿਕਾਸ ਵੇਲ ਆਦਿ ਪੱਖ ਕਿਸੇ ਮਨੁੱਖ ਦੇ ਮਨੋਰੰਜਨ ਦੀ ਕਿਸਮ ਨੂੰ ਨਿਸ਼ਚਤ ਕਰ ਦੇ ਹਾਂ । ਬੱਚੇ, ਜਵਾਨ ਅਤੇ ਬਜ਼ੁਰਗ ਆਪਣੀ ਰੁਚੀ ਅਨੁਸਾਰ ਮਨੋਰੰਜਨ ਕਰਦੇ ਹਨ।

films ਕਲਾਕਾਰਾਂ ਲਈ ।